ਕੁਸ਼ ਨੀ ਵਧੀਆ ਵੇਹਲੇ ਬੈਠੇ ਆ ਠੀਕ ਆ ਰੋਟੀ ਪਾਣੀ ਖਾ ਲਿਆ

ਠੀਕ ਆ ਆ ਮੈਂ ਸਾ ਮੈਂ ਮੋਟਰ ਤੇ ਸਾ

ਕਣਕ ਵਡਾਈ ਸੀ ਪਹਿਲਾ ਤੇ ਮੁੜ ਕੇ ਤੂੜੀ ਤਾੜੀ ਵੀ ਬਣਾਉਣ ਡਏ ਸਾ ਠੀਕ ਆ ਕਿੰਨੀ ਕੁ ਕਿੰਨੀ ਕੁ ਹੋ ਗਈ ਆ ਕਣਕ ਕਣਕ ਹੋਗੀ ਦੋ ਤਿੰਨ ਟਰਾਲੀਆ ਠੀਕ ਆ ਚੱਲ ਵਧੀਆ ਤੂੜੀ ਬਣਾ ਲਈ ਆ ਤੂੜੀ ਕਿੰਨੀ ਬਣਾਈ ਆ

ਠੀਕ ਆ ਆਹੋ ਕੋਹਾਂ ਪਾਲਿਆ ਇੱਕ ਅੱਧਾ ਤੇ ਕਮਰੇ ਚ ਬਾਹਰ ਪਾ ਛੱਡੀ ਆ ਵਰਾਂਡੇ ਚ ਚੱਲ ਵਧੀਆ ਤੇ ਕੰਮ ਨਿਬੜ ਗਿਆ ਨਾਲੇ ਅਹ ਹੁਣ ਨੂੰ ਪੱਠੇ ਪੁੱਠੇ ਬੀਜਣੇ ਸੀ ਠੀਕ ਆ ਰੋਟੀ ਖਾ ਲਈ ਆ ਰੋਟੀ ਖਾ ਆਇਆ ਮੈਂ ਘਰੋਂ ਸਵੇਰੇ ਠੀਕ ਆ ਹੋਰ, ਜੋਤੀ ਚੱਲ ਗਈ ਆ ਆ ਸਕੂਲੇ ਉੱਥੇ iti ਕਰਨ ਬਟਾਲੇ

ਠੀਕ ਜੇ ਹੋਰ ਕੋਈ ਗੱਲ ਬਾਤ ਹੋਰ ਠੀਕ ਐ ਵਧੀਆ ਮੈਂ ਹੁਣ ਮੈਂ ਕਿਹਾ ਹੁਣ ਮੈਂ ਕਿਹਾ ਬੱਤੀ ਆਉਣੀ ਐ ਤੇ ਪਾਣੀ ਪੂਣੀ ਲਾਕੇ ਤੇ ਭਰ ਦਿਨੇ ਵੱਢ ਚੱਲ ਵਧੀਆ ਤੇ, ਰਾਜਵੀਰ ਨੇ ਹਜ਼ੂਰ ਸਾਹਿਬ ਜਾਣਾ ਜੇ

ਕਰਮਾਂ ਆਲੇ ਮਹਰਾਜ ਦੇ ਦਰਸ਼ਨ ਕਰ ਆਉਣਗੇ

ਠੀਕ ਆ ਅਹ ਆਹੋ ਮਾਹਰਾਜ ਗੁਰੂ ਗੋਬਿੰਦ ਸਿੰਘ ਸੱਠ ਸਾਲ ਦੀ ਉਮਰ ਤਕ ਡੀਕਦਾ ਵਾਂ, ਆਪਣੇ ਸਿੱਖ ਨੂੰ ਹਾਂਜੀ ਮੈਂਨੂੰ ਕਹਿਣ ਡਈ ਸੀ ਕਿ ਚਾਰ ਦਿਨ ਆਜੀ ਰੋਟਿਆ ਪਕੌਣੀਆ ਵਾ ਭਰਾ ਤੇਰਾ ਘਰ ਕੱਲਾ ਹੁਣਾ ਵਾਂ ਆਹੋ ਅਜੇ ਕੋਈ ਨੀ ਹਜੇ ਵਧੇਰਾ ਟੈਮ ਆ

ਕੰਮ ਵੀ ਵਧੇਰਾ ਵਾਂ ਨਾ ਹਾਂ ਉਹ ਤੇ ਜਾਰਵੇ ਮਹੀਨੇ ਜਾਣਾ ਤੇ ਹਾਂਜੀ

ਹਾਂ ਚ ਬਣਾ ਲਈ ਆ ਰੋਟੀ ਵੀ ਪਕਾਲੀ, ਸਾਰੇ ਕੰਮ ਕਰਲੇ ਨੇ, ਹੁਣ ਥੋੜੇ ਕੁ ਲੀੜੇ ਧੋਣੇ ਆ ਮੈਂ ਕਿਹਾ ਲੀੜੇ ਧੋਕੇ ਫੇਰ ਫੇਰ ਕੋਈ ਹੋਰ ਕੰਮ ਕਰਦੇ ਆ ਠੀਕ ਆ ਮੈਂ ਕਿਹਾਂ ਬੱਤੀ ਆਉਣੀ ਸੀ ਅੱਜ ਤੇ ਮੈਂ ਕਿਹਾ ਚੱਲ ਵੱਢ ਭਰ ਦਿਨੇ ਆ ਹਾਂਜੀ ਚੱਲ ਵਧੀਆ ਐ ਤੇ ਵੱਢ ਭਰ ਕੇ ਤੇ ਫੇਰ ਕੁਸ਼ ਤੇ ਗਾਚਾ ਗੁਚਾ ਬੀਜਦਾਗੇ ਆਹੋ ਸਬਜ਼ੀ ਲੱਗੀ ਐ ਤੇ ਲੈ ਆਈਓ ਕੋਈ ਸਬਜ਼ੀ ਤੇ ਲੱਗੀ ਆ ਸਬਜ਼ੀ ਲੱਗੀ ਆ ਆਪਣੇ ਭਿੰਡੀ ਤੋਰੀ ਲੱਗੀ ਆ ਸ਼ਿਮਲਾ ਮਿਰਚਾਂ ਤੇ ਬਤਾਊ ਚੱਲ ਵਧੀਆ ਵਾਂ ਸਬਜ਼ੀ ਲੈ ਤੇ ਆਈਓ ਠਹਿਰਕੇ ਬਨਾਲਾਂਗੇ ਨਾਲੇ ਸਬਜ਼ੀ ਬਣਾ ਕੇ ਤੇ ਵੇਹਲੇ ਹੋ ਜਾਂਇਦਾਂ ਵਾਵਾਂ ਆਹੋ ਕੋਈ ਨਾ ਮੈਂ ਆ ਜਾਣਾ ਬਾਰਾਂ ਇੱਕ ਵਜੇ ਨਾਲ਼ ਬਾਹਰ ਮੋਟਰ ਤੋਂ ਠੀਕ ਜੇ ਚੱਲ ਵਧੀਆ ਤੇ, ਨਾਲੇ ਉਹ ਸੁਰਜੀਤ ਦਾ ਮੁੰਡਾ ਵੀ ਮਰ ਗਿਆ ਵਾਂ ਵੀਚਾਰੀ ਦਾ ਆਹੋ ਟੈਕ ਹੋਗਿਆ ਉਹਨੂੰ ਪੰਜਾਬ ਆਈ ਸੀ ਤੇ ਚਾਰ ਮਗਰੋਂ ਇਸ ਤਰਾ ਦਾ ਕੰਮ ਹੋਗਿਆ ਉਹਦੇ, ਉਹਨੂੰ ਇੱਥੇ ਪਤਾ ਲਗਾ ਆ ਕੇ ਹਾਂਜੀ ਉਹ ਤੇ ਵੀਚਾਰੀ ਗਈ ਆ ਹੁਣ ਟਰੇਨੇ ਗਈ ਆ ਆਹੋ ਤੇ ਦੋ ਦਿਨ ਦਾ train ਦੇ ਵਿੱਚ ਦੋ ਦਿਨ ਲੱਗਣੇ ਸੀ ਤੇ ਬੜੀ ਮੁਸਕਿਲ ਨਾਲ਼ ਲੰਘੀਆ ਹੁਣੀਆ ਦੋ ਰਾਤਾ ਉਹਦੀਆ ਬਹੁਤ ਜਿਆਦਾ ਮਾਂ ਵਾਂ ਮਾਂ ਫਿਰ ਤੈਨੂ ਪਤਾ ਈ ਆ ਧੀਆ ਪੁੱਤ ਕਿੰਨੀ ਚੀਜ਼ ਹੁੰਦੀ ਆ

ਆਹੋ ਇੱਦਾਂ ਈ ਨਾ ਕੀ ਕਰਨਾ ਫਿਰ ਅੱਗੇ ਖੁਸੀ ਦੇ ਟੈਮ ਤੇ ਆਈ ਸੀ ਪੰਜਾਬ ਤੇ

ਆਹ ਵਿਆਹਿਆ ਸੀ ਕਿ ਦੋ ਦੋ ਬੱਚੇ ਆ ਉਹਦੇ ਨਿਕੇ ਨਿਕੇ ਬੱਚੇ ਆ ਦੋ ਬੜੇ ਈ ਸੋਹਣੇ ਆ ਆਹ ਤੇ ਉਮਰ ਵੀ ਤੇ ਥੋੜੀ ਆ ਉਮਰ ਮਸਾ ਛੱਬੀ ਸਤਾਈ ਸਾਲ ਉਮਰ ਹੁਣੀ ਆ ਸਾਰੀ ਹਾਂਜੀ ਇੰਨੀ ਕੁ ਮੈਂਨੂੰ ਮੈਦ ਆ ਇੰਨੀ ਕੁ ਆ ਉਮਰ ਆ ਹੈ ਵੀ ਬੜਾ ਈ ਸੋਹਣਾ ਮੁੰਡਾ ਵੀ ਬੜਾ ਈ ਸੋਹਣਾ ਵਾਂ ਤੇ ਟੈਕ ਚੱਟ ਈ ਹੋਗਿਆ ਵਿਚਾਰੇ ਨੂੰ ਇਹ ਅੱਜ ਕੱਲ ਪਤਾ ਨੀ ਲਗ਼ਦਾ ਕੋਈ ਟੈਕ ਹੁੰਦਾ ਹਾਂਜੀ ਹੋਰ ਕੋਈ ਹੋਰ ਇੱਦਾਂ ਈ ਤੇ ਟੈਕਾ ਦਾ ਤੇ ਰਿਵਾਜ ਈ ਬੜਾ ਚੱਲ ਪਿਆ ਚੱਟ ਹੀਂ ਟੈਕ ਹੋ ਜਾਂਦੇ ਨੇ

ਕੀ ਕਰ ਲੈਣਾ ਫਿਰ ਸੇਮਾ ਦੁੱਧ ਦੇ ਗਿਆ ਈ ਓ ਤੇ ਮੈਂ ਦੁੱਧ ਗਰਮ ਕਰਨਾ ਵਾਂ ਆਹੋ ਤੇ ਗਰਮ ਕਰਕੇ ਤੇ ਫਰਿੱਜ ਰੱਖਦੋ ਆਹੋ ਮੈਂ ਰੱਖਨੀ ਆ ਗਰਮ ਕਰਕੇ ਤੇ ਰੱਖਨੀ ਆ ਨਾਲੇ ਕੰਮ ਪਿਆ ਵਾਂ ਥੋੜਾ ਉਹ ਵੀ ਕਰਨਾ ਵਾ ਜੋਤੀ ਨੇ ਆਉਣਾ ਵਾ

ਵੇਹਲੇ ਹੋਜੀ ਦਾ ਵਾਵਾਂ

ਹਾਂ ਬੜੀ ਵਧੀਆ ਪਾਲਟੀ ਕੀਤੀ

ਆਹੋ ਉਹ ਉਹ ਤੇ ਵਹਦੇ ਜਾਂਦੇ ਸੀ ਵੀ ਪਤਾ ਨੀ ਲੱਗਦਾ ਕਿਹੜਾ ਪਰਾਉਣਾ ਆਗਿਆ ਕਿਹੜਾ ਨਹੀਂ ਆ ਗਿਆ ਮੈਂ ਕਿਹਾ ਪਰਉਣੇ ਦਾ ਤਾਂ ਪਤਾ ਨੀ ਲਗ਼ਦਾ ਇੱਥੇ ਤਾਂ ਜੰਜ ਆਈ ਹੁੰਦੀ ਆ

ਜਿਆਦਾ ਫੇਰ ਫੌਜੀ ਸੀ ਨਾ ਫੌਜੀ ਸੀ ਆਏ ਤੇ ਫੌਜੀ ਤੇ ਚਲਿਆ ਗਿਆ ਸੀ ਕਈ ਕਈ phone ਕਰਨ ਦਐ ਸੀ ਵੀ ਸਾਨੂ ਦੱਸਿਆ ਨੀ ਸੱਦਿਆ ਨੀ ਆਹੋ ਨਾਲੇ ਲਟੈਰ ਹੋਇਆ ਸੀ ਨਾ ਫੌਜੀਆ ਚੋਂ ਤੇ ਲਟੈਰ ਹੋਇਆ ਸੀ, ਦੋਹਰੀ ਤੇ ਉਹਨੇ ਲਟੈਰਮੈਂਟ ਲਈ ਆ

ਵਧੀਆ ਵਾਂ ਬੜਾ ਕੰਮ ਚੱਲਦਾ ਵਾ ਉਹਦਾ ਹਾਂ ਵਧੀਆ ਕੰਮ ਕਾਰ ਆ ਨੂਹ ਉਹਦੀ nurse ਲੱਗੀ staff nurse ਲੱਗੀ ਆ ਹਾਂਜੀ ਹਾਂਜੀ computer ਦਾ ਕੰਮ ਕਰਦਾ ਵਾ ਆਪ ਦੁ ਦੋਹਰੀ ਲਟੈਰਮੈਂਟ ਕੀ ਹੋਏ ਆ

ਓਥੇ ਦੁਕਾਨ ਵੀ ਪਾਈ ਸੀ ਆਪਣੀ ਉਹਨੇ ਕੀ hard ਵੇ ਦੀ

ਦੁਕਾਨਾਂ ਨੇ ਰਾਤ ਦੜ ਦੁੱਕ ਦਾਨਾ ਉਹਨੁ ਦਸ ਤੇ ਦੁਕਾਨਾਂ ਆ ਕਿਰਾਏ ਆਹੋ ਦੁਕਾਨਾਂ ਦਾ ਕੰਮ ਜਿਆਦਾ, ਕਿਰਾਏ ਤੇ ਚਾਰੀਆ ਅਗਲਿਆ ਨੇ ਕਿਰਾਏ ਤੇ ਫਿਰ ਉੱਪਰ ਇੱਕ ਨੇ ਲਾਇਆ ਵਾਂ ਉਹ ਕਿਸੇ company ਦਾ ਲਾਇਆ tower ਉਹਦੇ ਵੀ ਪੈਸੇ ਜਾਂਦੇ ਆ tower ਵੀ ਲਾਇਆ ਵਾਂ, ਧਾਰੀਵਾਲ ਜਾਂਦਾ ਵਾ, ਧਾਰੀਵਾਲ ਵੀ ਕੋਈ service ਈ ਕਰਦਾ ਵਾ ਤੇ ਆਹੋ service ਕਰਦਾ computer ਦੇ ਨਾਲ਼ ਕਰਦਾ ਐ ਕਿ online ਅਹਪ ਨੋਕਰੀ ਕਰਨ ਦਿਆ ਵਾਂ

ਆਹ ਚੱਲ ਵਧੀਆ ਵਾਂ ਕੰਮ, ਨਾਲੇ ਟਰੈਲੀ ਟ੍ਰੈਕਟਰ ਪਾਇਆ ਵਾਂ ਅਗਲਿਆ ਨੇ, ਸਾਰਾ ਸਮਾਨ ਰੱਖਿਆ ਘਰ ਪੈਲੀ ਵੀ ਤਿੰਨ ਚਾਰ ਕਿਲੇ ਲੈ ਲਈ ਆ ਕੁਸ਼ ਠੇਕੇ ਤੇ ਲਈ ਆ ਏਹਨਾ ਨੇ

ਜੀ ਚੱਕ ਹੁਣ ਫੇਰ ਗਹਿਣੇ ਲੈ ਲਈ ਦੋ ਕਿੱਲੇ ਉਹਨਾਂ ਨੇ ਅੱਛਾ ਹੁਣ ਫੇਰ ਇਹਨਾਂ ਨੇ, ਸਰੋਂ ਬੜੀ ਬੀਜੀ ਐ ਤੇ ਸਰੋਂ ਬੀਜੀ ਸਰੋਂ ਤੇ ਵੱਢ ਵੁੱਡ ਲਈ ਆ ਹੁਣ ਮੈਂ ਕਹਿੰਦਾ ਦੋ ਕਿੱਲੇ ਬੀਜਾਂ ਕੇ ਆਇਆ ਸਾ ਜਵਾਹਰ

ਆਹੋ ਉਹਦੋ ਜਵਾਹਰ ਬੀਜਣੀ ਸੀ ਤੇ ਮੈਂ ਨਾਲ਼ ਹੀਂ ਗਿਆ ਇੱਕ ਦਿਨ ਪਹਿਲਾਂ

ਆਹੋ ਜਦੋਂ ਅਖੰਡ ਪਾਠ ਤੋਂ ਇੱਕ ਦਿਨ ਪਹਿਲਾਂ ਜਦੋਂ ਰੱਖਿਆ ਸੀ ਨਾ ਅਖੰਡ ਪਾਠ

ਹਾਂ ਤੇ ਉੱਥੇ ਤੁਸੀਂ ਗਾਦਰੀ ਵੀ ਗਏ ਸੀ ਨਾ ਤੁਸੀਂ ਭੋਗ ਤੇ ਉਹਦੇ ਤੇ ਕਲਸੀ ਦੀ ਵੋਹਟੀ ਮਰ ਗਈ ਸੀ ਜਿਹੜੀ ਆਹੋ ਆਹੋ ਗਏ ਸੀ ਓਥੇ ਵੀ ਹੋਗਿਆ ਆਹੋ ਉਹ ਵੀ ਵੇਖ ਵੀਚਾਰੀ ਚੱਟ ਹੀਂ ਮੁੱਕ ਗਈ ਕਿ

ਆਹੋ ਟੈਕ ਹੀਂ ਹੋਇਆ ਸੀ ਉਹਣੂ ਵੀ ਵੀਚਾਰੀ ਨੂੰ

ਉਹਦੇ ਦੋ ਮੁੰਡੇ ਸੀ

ਅੱਛਾ ਕਲਸੀ ਤੇ ਵਿਚਾਰਾ ਕੁਸੀ ਵੱਡੀ ਸੀ ਹਮ ਵਿਆਹੀ ਸੀ ਤੇ ਬੱਚੇ ਆ ਅੱਗੋਂ ਤੇ ਮੁੰਡੇ ਦਾ ਇੱਕ ਦਾ ਹੁਣ ਵਿਆਹ ਕੀਤਾ

ਜਦੋਂ ਉਹਦੀ ਮੰਮੀ ਪੂਰੀ ਹੋਈ ਉਹਦੇ ਤੋਂ ਮੇਰੇ ਖਿਆਲ ਪੰਦਰਾਂ ਵੀਹ ਦਿਨ ਪਹਿਲਾਂ ਈ ਹੋਇਆ ਕਿ ਮਹੀਨਾ ਹੋਇਆ ਪਹਿਲਾਂ ਵਿਆਹ ਠੀਕ ਠੀਕ ਆ

ਤੇ ਇੱਦਾਂ ਈ ਤੇ ਭੈਣ ਕੋਲ ਵੀ ਗਏ ਉਹ

ਠੀਕ ਆ

ਕੀ ਕਰਨਾ ਫੇਰ ਚੱਟ ਪਟ ਹੀਂ ਇਸਤਰਾ ਮਤਲਬ ਰਾਤ ਹੀਂ ਰਾਤ ਹੀਂ ਇਸ ਤਰਾ ਉਹਨੂ ਟੱਟੀਆ ਉਲਟੀਆ ਆਈਆ ਵਾਂ ਹਾਂਜੀ ਹਾਂਜੀ loose motion ਲੱਗ ਗਏ ਨਾ

ਠੀਕ ਆ ਇਸ ਤਰਾ ਈ ਆ ਤੇ

ਹੋਰ ਕੋਈ ਗੱਲ ਬਾਤ ਫਿਰ ਉਹ ਸੁਖੋ ਨੇ ਦੇਖ ਲਿਆ ਸੀ ਉੱਥੇ ਬੈਠੇ ਵੱਡੀ ਤੇ ਸੁਖੋ ਈ ਆ ਤੇ ਫਿਰ ਮੈਂ ਜਾਇਦਾ ਨੀ ਨਾ ਘਰ ਨੀ ਜਾਇਦਾ ਜਦੋਂ ਏਹਏ ਜਹੇ ਕੰਮ ਗਏ ਹੋਈਏ

ਫਿਰ ਮੈਂ ਫਿਰ ਆ ਗਿਆ ਮੈਂ ਕਿਹਾਂ ਚੰਗਾ ਫਿਰ ਕਲਸੀ ਨੂੰ ਮਿਲ ਆਇਆ ਸਾ

ਅੱਛਾ ਜਸਣ ਵੀ ਗਿਆ ਨਾਲ਼ ਨਹੀਂ ਜਸਣ ਨੀ ਗਿਆ ਇਹਨਾਂ ਨੂੰ ਤੇ ਚਾਰ ਪੰਜ ਦਿਨ ਹੋ ਗਏ ਆ ਸੋਹਰੇ ਗਿਆ ਸੀ, ਕਦੀ ਸੋਹਰੇ, ਕਦੀ ਬਟਾਲੇ, ਕਦੀ ਅਂਬਰਸਰ ਆਹੋ ਹੁਣ ਇਹ ਬਾਹਰੋਂ ਆਇਆ ਹੁਣ ਘੁਮਨਾ ਫਿਰਨਾ ਈ ਆ ਆਹੋ ਹੁਣ ਚੱਲ ਜਾਣਾ ਵਾਂ ਉਹਨੇ ਇੱਕੀ ਬਾਈ ਤਰੀਕ ਨੂੰ ਚੱਲ ਜਾਣਾ ਵਾਂ ਕਿ

ਹਾਂਜੀ ਥੋੜੇ ਦਿਨਾ ਨੂੰ ਫੇਰ ਆ ਜਾਣਾ ਵਾਂ ਦਸ ਬਾਰਾਂ ਤਰੀਕ ਦੇ ਲਾਗੇ ਟੀਟੂ ਨੇ ਆਉਣਾ ਵਾ